ਬਿਲਡਿੰਗਾਂ ਦੇ ਲਾਗੇ ਇੱਕ ਬਹੁਤ ਹੀ ਸੁੰਦਰ--

ਇਸ ਤਸਵੀਰ ਵਿੱਚ ਇੱਕ ਗਾਂਯ ਨੂੰ ਦਿਖਾਇਆ ਗਿਆ ਹੈ।

ਇਸ ਤਸਵੀਰ ਵਿੱਚ ਛੋਟੀਆਂ ਛੋਟੀਆਂ ਝੋਪੜੀਆਂ ਬਣਾ ਕੇ।

ਵਿਚ ਇਕ ਪੱਖਾ ਵੀ ਲੱਗਿਆ ਹੋਇਆ ਹੈ।

ਪੌਧੇ ਲਗਾਏ ਗਏ ਹਨ ਅਤੇ ਕੁਝ ਬੈਠਣ ਨੂੰ ਕੁਰਸੀਆਂ ਵੀ ਰੱਖੀਆਂ ਹੋਈਆਂ ਹਨ।

ਇਸ ਤਸਵੀਰ ਵਿੱਚ ਇੱਕ ਪਾਰਕ ਨੂੰ ਵੀ ਦਿਖਾਇਆ--

ਅਤੇ ਇਕ ਮੋਟਰਸਾਈਕਲ ਵੀ ਜਾ ਰਿਹਾ ਹੈ।

ਤੇ ਬਹੁਤ ਸਾਰੀਆਂ ਲਾਈਟਾਂ ਵੀ ਲੱਗੀਆਂ ਹਨ।

ਅਤੇ ਇਹ ਬਹੁਤ ਹੀ ਸੁੰਦਰ ਤਿਆਰ ਹੋਇਆ ਹਨ।

ਅਤੇ ਇੱਕ ਬੈਂਚ ਊਪਰ ਪਾਣੀ ਦੀ ਬੋਤਲ ਵੀ ਰੱਖੀ ਹੋਈ ਹੈ।

ਯੇ ਕੋਈ ਇਸ ਬਿਲਡਿੰਗ ਦੇ ਥੱਲੇ ਇੱਕ ਬੋਰਡ ਬਣਿਆ ਹੋਇਆ ਹੈ।

ਇਸ ਬਿਲਡਿੰਗ ਵਿੱਚ ਸ਼ੀਸ਼ੇ ਵੀ ਲੱਗੇ ਹੋਏ ਹਨ ਅਤੇ ਇਸ ਦੇ ਉੱਪਰ--

ਜਿਸਨੂੰ ਬੱਲੂਨਸ ਲਗਾਕੇ ਸਜਾਯਾ ਗਿਆ ਹੈ।

ਅਤੇ ਊਨਾਨੇ ਸੇਮ ਕਲਰ ਦੀਆਂ ਸਾੜੀਆਂ ਪਾਈਆ ਹੋਈਆਂ ਹਨ।

ਇਹ ਖੇਤ ਬਹੁਤ ਹੀ ਸੁੰਦਰ ਅਤੇ ਹਰਿਆ ਭਰਿਆ ਲੱਗ ਰਿਹਾ ਹੈ।

ਅਤੇ ਇਸ ਦੇ ਵਿੱਚ ਇੱਕ ਚੇਅਰ ਵੀ ਰੱਖੀ ਹੋਈ ਹੈ।

ਲਿਸਟਾਂ ਵਿੱਚ ਖਾਣ ਵਾਲੀਆਂ ਚੀਜਾਂ ਰੱਖੀਆਂ ਗਈਆਂ ਹਨ।